ਓਹਨੂੰ ਆਪਾਂ ਦਿਖਾ ਰਹੇ ਆ ਵੀ ਹਾਂ TV ਤੇ ਦਿਖਾ ਰਹੇ ਹੈ ਆਪਾਂ ਵੀ ਹਾਂ ਦੇਖ ਬਈ ਬਾਹਰ ਦੇਖ crime ਹੈ ਇੰਨਾ ਹਣਾ ਤੂੰ ਬਾਹਰ ਨਹੀਂ ਜਾਣਾ ਇੰਨੀਆਂ ਲੜਾਈਆਂ ਹੁੰਦੀਆਂ ਨੇ ਹਣਾ ਤੈਨੂੰ ਕੋਈ ਕੁਛ ਕਰ ਨਾ ਦਵੇ ਤੈਨੂੰ ਕੋਈ ਚੁੱਕ ਕੇ ਨਾ ਲੈ ਜਾਏ ਹਣਾ kidnap ਨਾ ਹੋਜੇ ਕੁਛ ਵੀ ਨਾ ਹੋਜੇ ਹਣਾ ਆਪਾਂ ਬੱਚੇ ਦੀ care ਕਰਦੇ ਹੈਂ but ਓਹਨੂੰ ਤੁਸੀਂ ਆਏਂ ਨਹੀਂ ਕਹਿ ਰਹੇ ਜੇ ਕੱਲ ਨੂੰ ਥੋਡੇ ਨਾਲ ਕੋਈ stage ਤੇ ਥੋਨੂੰ ਕੋਈ ਕਿਤੇ ਤੁਸੀਂ ਗਏ ਹੋ ਚੱਲ ਤੁਸੀਂ ਆਏਂ ਲਾ ਲਓ ਜੇ ਥੋਡੇ ਨਾਲ ਹੀ ਬੱਚਾ ਗਿਆ ਹੋਇਆ ਤੁਸੀਂ market ਚੋਬੱਚੇ ਨਾਲ ਮਾੜਾ ਜਿਹਾ ਇਧਰ ਉਧਰ ਧਿਆਨ ਹੋਇਆ ਕੋਈ ਬੱਚੇ ਨੂੰ kidnap ਕਰ ਲੈ ਤੁਸੀਂ ਓਹਨੂੰ ਦੱਸੋ ਵੀ ਹਾਂ ਜੇ ਤੈਨੂੰ ਕੋਈ kidnap ਕਰ ਰਿਹੇ ਤਾਂ ਤੂੰ ਕਿ ਕਰਨੇ ਹਣਾ ਆਪਾਂ ਆਏਂ ਤਾਂ ਕਹਿ ਦਿੰਨੇ ਆ ਹਾਂ ਕਿਸੇ ਤੋਂ ਕੁਸ਼ ਲੈ ਕੇ ਨਹੀਂ ਖਾਣਾ ਯੇ ਨੀ ਕਰਨਾ ਨਹੀਂ ਤੁਸੀਂ ਆਏਂ ਵੀ ਦਸੋ ਜੇ ਥੋਨੂੰ ਕੋਈ kidnap ਕਰ ਰਿਹੇ ਤੁਸੀਂ ਕਿ ਕਰਨੇ ਹਣਾ ਜੇ ਥੋਡੇ ਤੇ ਕੋਈ crime ਕਰ ਰਿਹੇ ਤਾਂ ਥੋਨੂੰ ਕਿ ਕਰਨੇ ਤੁਸੀਂ ਓਹਨੂੰ ਸਿਖਾਓ ਵੀ ਹਾਂ ਤੁਸੀਂ ਤੁਸੀਂ ਵੀ ਆਪਣੇ ਕੋਲੇ black pepper ਹੋ ਗਿਆ ਹਣਾ red chilli ਹੋ ਗਿਆ ਜਾ ਕੁਛ ਵੀ ਇਕ ਮਸ਼ੀਨ ਵੀ ਆਂਦੀ ਹੈ ਆਪਣੇ gun ਜਿਹੀ ਹੁੰਦੀ ਆ ਕਰੰਟ ਆਲੀ ਤੁਸੀਂ ਉਹ ਰੱਖੋ ਤੁਸੀਂ ਇਹੋਜਾ ਕੁਛ ਰੱਖੋ ਹਣਾ ਤਾਂ ਕਰਕੇ ਵੀ ਤੁਸੀਂ safe ਰਹੋ ਜੇ ਥੋਨੂੰ ਰਾਤ ਨੂੰ ਕਿਤੇ emergency ਜਾਣਾ ਪੈ ਜਾਏ ਵੀ ਅਸੀਂ ਨਾ ਜਾ ਸਕੀਏ ਥੋਨੂੰ ਜਾਣਾ ਪੈ ਜਾਇ ਥੋਨੂੰ ਕੋਈ ਘੇਰ ਲੈ ਜਾ ਕੁਛ ਕਰਲੇ ਤਾਂ ਤੁਸੀਂ ਆਪਣੀ safety ਖੁਦ ਕਰ ਸਕੋਂ ਪਹਿਲਾਂ ਦੇ ਟੈਮਾਂ ਚ ਕਿ ਹੁੰਦਾ ਸੀ ਗਾ ਕੋਈ ਵੀ ਹੁੰਦਾ ਸੀ ਗਾ ਆਪਣੇ ਕੋਲ ਸ਼ਸਤਰ ਰੱਖਦਾ ਸੀ ਹਣਾ ਅਗਲਾ ਆਪਣੇ ਕੋਲ ਕਿਰਪਾਨ ਰੱਖਦਾ ਸੀ ਮਤਲਬ ਕਿ ਪਿਛੇ ਜਿਹੇ ਹੋਰ ਹੋ ਗਿਆ ਸੀ ਗਾ ਪਿਸਟਲਾਂ ਵਗੈਰਾ ਸਬ ਕੁਛ ਸਬਕੁਛ ਸੀ ਗਾ ਜਦੋਂ ਹਣਾ ਮਹਾਰਾਜ ਰਣਜੀਤ ਸਿੰਘ ਦੇ ਟੈਮ ਕੋਲ ਲੈ ਲਓ ਓਦੋਂ ਦੇਖ ਲੋ ਬਿਲਕੁਲ crime ਨਹੀਂ ਸੀ ਗਾ ਹਣਾ ਜਦੋਂ ਓਹਨਾ ਦਾ ਰਾਜ ਸੀ ਗਾ ਤੇ ਓਦਾਂ ਜਦੋਂ ਲੋਕਾਂ ਕੋਲ ਹਥਿਆਰ ਹੁੰਦੇ ਸੀ ਗੇ ਲੋਕ ਕੀਤੇ ਵੀ ਜਾ ਰਹੇ ਉਹ ਹਥਿਆਰਬੰਦ ਹੋ ਕੇ ਜਾਂਦੇ ਸੀ ਗੇ ਵੀ ਹਾਂ ਭਾਈ ਕੱਲ ਨੂੰ ਰਾਹ ਚ ਕੋਈ ਪਤਾ ਨਹੀਂ ਕਿ ਹੋਜੇ ਸਾਡੇ ਕੋਲ ਹਥਿਆਰ ਹੈਗਾ ਅਸੀਂ ਆਪਣੀ safety ਖੁਦ ਕਰ ਸਕਦੇ ਹਾਂ ਅਸੀਂ ਕਿਸੇ ਤੇ depend ਨਹੀਂ ਹੈਗੇ ਅਗਲਾ ਸੋਚਦਾ ਸੀ ਗਾ ਹਣਾ but ਆਪਾਂ ਆਪਾਂ ਕਹਿਣੇ ਹੈਂ ਨਹੀਂ ਆਪਣੇ ਬੱਚੇ ਨੂੰ ਅੰਦਰ ਰੱਖੋ ਕਿ ਫਾਇਦਾ ਬਾਹਰ ਹੀ ਨਹੀਂ ਕੱਢਣਾ ਹੈਗਾ ਕੋਈ ਗੱਲ ਗੱਲ ਹੋਜੂਗੀ ਇਹ ਕਿ ਗੱਲ ਬਣੀ ਤੁਸੀਂ ਆਪਣੇ ਬੱਚੇ ਨੂੰ ਜਿੰਦਗੀ ਜੀਨੀ ਸਿਖਾਓ ਨਾ ਵੀ ਹਾਂ ਤੂੰ ਬਾਹਰ ਜਾ ਜੇ ਤੇਰੇ ਨਾਲ ਕੋਈ ਕਰਦੇ ਤਾ ਓਹਨੂੰ ਦੁਗਣੀ ਭਾਜੀ ਮੋੜ ਆਪਾਂ ਪਰ ਆਪਣੇ ਬੱਚਿਆਂ ਨੂੰ ਬਣਾਇਆ ਹੋਇਆ ਲੋਲੜ ਕਿਓਂਕਿ ਹੁਣ ਜਿੰਨੇ ਆਪਣੇ ਅੱਗੇ ਅੱਗੇ ਜਵਾਕ ਆ ਰਹੇ ਨੇ ਉਹ ਸਿਰਫ ਕਿ ਜਾਣਦੇ ਨੇ ਆਪਣਾ ਪੜ੍ਹੋ ਠੀਕ ਹੈ tuition ਜਾਓ ਘਰੇ ਆਓ ਘਰੇ ਆ ਕੇ mobile ਚਲਾਓ ਰੋਟੀ ਖਾਓ ਸੋਂ ਜਾਓ ਨਾ ਕਿਸੇ ਨਾਲ ਮਿਲਣਾ ਨਾ ਵਰਤਣਾ ਜਿਹੜੇ crime ਕਰਦੇ ਨੇ ਉਹ ਦੇਖ ਲਓ ਹਣਾ ਓਹਨਾ ਨੂੰ ਕਿ ਉਹ ਕਿਹੜੇ ਨੇ ਜੋ crime ਕਰਦੇ ਨੇ ਉਹ ਓਹੋ ਨੇ ਜਿਹੜੇ ਆਪਣਾ ਨਾ ਓਹਨਾ ਨੂੰ good education ਮਿਲੀ ਠੀਕ ਹੈ ਨਾ ਓਹਨਾ ਨੂੰ ਕੋਈ ਸਮਝਾਣ ਆਲਾ ਸੀ ਗਾ ਵੀ ਹਾਂ ਭਾਈ ਨਹੀਂ ਇਹ ਗਲਤ ਆ ਇਹ ਥੋਨੂੰ ਇਹ ਨਹੀਂ ਕਰਨਾ ਹੈਗਾ ਹਣਾ ਜੇ ਤੁਸੀਂ ਇਹ ਕਰੋਂਗੇ ਤਾਂ ਓਹਦਾ ਸਿੱਟਾ ਗਲਤ ਨਿਕਲੂਗਾ ਆਪਾਂ ਇਹ ਚੀਜ ਹਣਾ ਇਹ ਕਰਕੇ ਜਿਹੜੇ ਇੱਦਾਂ ਵੀ ਸੀ ਨਾ ਜਿਹੜੇ ਨਾ ਤਾਂ ਓਹਨਾ ਨੂੰ educate ਸੀ ਚੰਗੀ ਤਰ੍ਹਾਂ ਹਣਾ ਨਾ ਓਹਨਾ ਨੂੰ ਕੋਈ ਸਮਝਾਣ ਆਲਾ ਸੀ ਗਾ ਹਣਾ ਨਾ ਓਹਨਾ ਨੂੰ ਕੋਈ ਸਹੀ ਰਾਹ ਤੇ ਪਾਣ ਆਲਾ ਸੀ ਗਾ ਓਹੀ ਬੰਦਾ ਓਹੀ ਸ਼ਖਸ ਹਣਾ ਚਾਹੇ ladies ਹੈ ਚਾਹੇ gents ਹੈ ਕੋਈ ਮੁੰਡਾ ਹੈ ਕੁੜੀ ਹੈ ਕੋਈ ਵੀ ਹੈ ਹਣਾ ਓਹੀ ਹਮੇਸ਼ਾ crime ਕਰੂਗਾ ਕੋਈ ਵੀ crime ਹੈ ਚਾਹੇ ਥੋਨੂੰ ਕੁੱਟਣਾ ਮਾਰਨਾ ਹਣਾ ਫਿਰੌਤੀਆਂ ਲੈਣੀਆਂ ਕੁਛ ਵੀ ਹੁੰਦੇ ਜਿਵੇਂ ਅੱਜਕਲ ਬਹੁਤ ਕੁਛ ਚਲ ਰਿਹੇ ਫੋਨ ਤੇ scam ਚੱਲ ਰਹੇ ਨੇ ਹਣਾ ਸਾਰਾ ਕੁਛ ਚਲ ਰਿਹੇ ਦੇਖੋ ਇਹ ਸਾਰਾ ਕੁਛ ਕਿਵੇਂ ਹੈ ਇਹ ਸਿਰਫ ਇਕ bad think ਆ ਹਣਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਬੱਚਿਆਂ ਨੂੰ ਸਮਝਾਉਣਗੇ ਵੀ ਹਾਂ ਵੀ ਭਾਈ ਨਹੀਂ ਤੇਰੇ ਵਾਸਤੇ ਆਹ ਗਲਤ ਹੈ ਤੇਰੇ ਵਾਸਤੇ ਆਹ ਸਹੀ ਹੈ ਉਹ ਬੱਚਾ ਓਹੀ ਚੀਜ ਕਰੂਗਾ ਹਣਾ ਆਪਾਂ ਅਗਲੇ ਨੂੰ ਸਮਝਾ ਹੀ ਨਹੀਂ ਰਹੇ ਵੀ ਯਾਰ ਨਹੀਂ ਕੋਈ ਨਾ ਤੂੰ ਕਰ ਜੋ ਕਰਨੇ ਸਾਨੂੰ ਕਿ ਲੈਣਾ ਤੇਰੇ ਤੋਂ ਓਹਨੂੰ ਮਾਰੋ ਕੁੱਟੋ ਓਹਨੂੰ ਸਮਝਾਓ ਵੀ ਨਹੀਂ ਇਹ ਤੇਰੇ ਵਾਸਤੇ ਗਲਤ ਹੈ ਕਿਓਂਕਿ ਜੇ ਉਹ ਅੱਜ ਛੋਟਾ crime ਕਿਸੇ ਨੂੰ ਲੜ ਆਇਆ ਆਪਾਂ ਓਹਨੂੰ ਹੱਲਾ ਸ਼ੇਰੀ ਦੇਤੀ ਵੀ ਕੋਈ ਨਾ ਫੇਰ ਕਿ ਹੈ ਲੜ ਆਇਆ ਓਹਨੇ ਕੱਲ ਨੂੰ ਕਿ ਕਰਨੇ ਵੱਡਾ crime ਕਰਨੇ ਕੱਲ ਨੂੰ ਉਹ ਸੋਚੂਗਾ ਕੋਈ ਨਾ ਯਾਰ ਮੈਂ ਪਹਿਲਾ ਓਧਰ ਕੁੱਟ ਆਇਆ ਸੀ ਗਾ ਮੈਨੂੰ ਕਿਹੜਾ ਕੁਸ਼ ਕਿਹਾ ਉਦੋਂ ਕਿਸੇ ਨੇ ਓਹਨੇ ਦੇਖੋ ਓਦੋਂ ਓਹਨੇ ਕੁਸ਼ ਨਹੀਂ ਕੀਤਾ ਸਿਰਫ ਹਥੋਪਾਈ ਹੋਈ ਠੀਕ ਹੈ ਘਰੇ ਆਗੇ ਨਾ ਜਾਣੀ ਮਾਲੀ ਨੁਕਸਾਨ ਹੋਇਆ ਨਾ ਕੁਛ ਹੋਰ ਹੋਇਆ ਅਗਲੀ ਵਾਰ ਉਹ ਸੋਚੂਗਾ ਚੱਲ ਕੋਈ ਨਾ ਓਦੋਂ ਤਾਂ ਮੈਂ ਕੁੱਟ ਆਇਆ ਸੀ ਇਸ ਵਾਰ ਉਹ ਅਗਲਾ ਲੱਤ ਤੋੜ ਆਇਆ ਕਿਸੇ ਦੀ ਬਾਂਹ ਤੋੜ ਆਇਆ ਕੁਛ ਹੋਰ ਕਰ ਆਇਆ ਤੁਸੀਂ ਆਕੇ ਫੇਰ ਓਹਨੂੰ ਕਹਿ ਦੋ ਚੱਲ ਕੋਈ ਨਾ ਓਦੁ ਬਾਅਦ ਓਹਦੀ ਹੋਰ power ਵੱਧ ਗਈ power ਵੱਧ ਗਈ ਅਗਲੀ ਵਾਰ ਓਹਨੇ ਸਿਰ ਪਾੜ ਕੇ ਆਣਾ ਬਸ ਸਿੱਧਾ ਸਰ ਪਾੜੁਗਾ ਓਦੋਂ ਅਗਲੀ ਵਾਰ ਫੇਰ ਪਰਚਾ ਪਊਗਾ ਪਰਚਾ ਪੈ ਗਿਆ ਓਹਨੇ ਫੇਰ ਕਹਿਣਾ ਚਲ ਕੋਈ ਨਾ ਛੜਾ ਲਿਆ ਘਰਦੀਆਂ ਨੇ ਹੁਣ ਆਪਾਂ ਆਏਂ ਕਰਦੇ ਆ ਮਾਰ ਹੀ ਦਿੰਨੇ ਆ ਬੰਦਾ ਸਿੱਧੀ ਜਿਹੀ ਗੱਲ ਹੈ ਉਹ ਬੰਦਾ ਵੀ ਮਾਰ ਦੁਗਾ ਬੰਦਾ ਮਾਰ ਕੇ ਫੇਰ ਬਾਹਰ ਆ ਜਾਊਗਾ ਚਲ ਹਣਾ ਬੈਲ ਤੇ ਆ ਜਾਉ ਜਿਵੇਂ ਮਰਜੀ ਲਾ ਲਓ ਹਣਾ ਓਦੂੰ ਬਾਅਦ ਫੇਰ ਓਹਦੇ ਦਿਮਾਗ ਚ ਆਊਗਾ ਚਲ ਹੁਣ ਪਰਚਾ ਤਾਂ ਪਿਆ ਹੀ ਹੋਇਆ ਆਪਾਂ ਆਏਂ ਕਰਦੇ ਆ ਇਕ ਅੱਧੀ ਚੋਰੀ ਚੂਰੀ ਕਰ ਲੈਣੇ ਆ ਜਾ ਕਿਸੇ ਦੇ ਗੱਲ ਚੋ ਚੈਨ ਚੁਣ ਤਾਰ ਲੈਣੇ ਆ ਜਾ ਕਿਸੇ ਨੂੰ ਚੱਕ ਚੁੱਕ ਲੈਣੇ ਆ ਹਣਾ ਪੈਸੇ ਪੁਸੇ ਕਮਾ ਲੈਣੇ ਆ ਚਾਰ ਓਹਨੇ ਆਏਂ ਨਹੀਂ ਸੋਚਣਾ ਵੀ ਮੈਂ ਸਹੀ ਰਾਹ ਕਿਓਂਕਿ ਕਿਉਂ ਨਹੀਂ ਸੋਚਣਾ ਓਹਨੂੰ ਸਮਝਾਣ ਆਲਾ ਨਹੀਂ ਹੈਗਾ ਕੋਈ ਤਾਂ ਹੀ ਅਗਲਾ ਸੋਚੂਗਾ ਨਾ ਵੀ ਹਾਂ ਯਾਰ ਮੈਨੂੰ ਸਮਝਾਣ ਆਲੇ ਸੀ ਗੇ ਵੀ ਹਾਂ ਇਹ ਗੱਲ ਤਾਂ ਨਹੀਂ ਪਰ ਤੁਸੀਂ ਓਹਨੂੰ ਸ਼ੁਰੂ ਤੋਂ ਹੱਲਾ ਸ਼ੇਰੀ ਦਿੱਤੀ ਉਸ ਬੰਦੇ ਨੇ ਤਾਂ ਕਰਕੇ ਓਹਨੇ ਕਿ ਕੀਤਾ ਸ਼ੁਰੂ ਤੋਂ ਮਾੜਾ ਕੰਮ ਹੀ ਕੀਤਾ ਜੇ ਓਹਨੂੰ ਕੋਈ ਸਮਝਾਣ ਆਲਾ ਹੁੰਦਾ ਜਦੋਂ ਉਹ ਪਹਿਲਾਂ ਹੀ ਲੜ ਕੇ ਆਯਾ ਵੀ ਨਹੀਂ ਵੇਖ ਜੇ ਤੂੰ ਅੱਜ ਲੜ ਰਿਹੈਂ ਕੱਲ ਨੂੰ ਤੂੰ ਕਿਸੇ ਦੀ ਲੱਤ ਬਾਂਹ ਤੋੜੇਂਗਾ ਹਣਾ ਫੇਰ ਤੂੰ ਮੇਰਾ ਸਿਰ ਪੜੇਂਗਾ ਫੇਰ ਤੂੰ ਬੰਦਾ ਮਾਰੇਂਗਾ ਫੇਰ ਤੂੰ ਜੇਲ ਜਾਏਂਗਾ ਤੇਰੀ ਆਣ ਆਲੀ ਪੀੜੀ ਹੈ ਉਹ ਸਾਰੀ ਖਰਾਬ ਹੋਊਗੀ ਹਣਾ ਤੇਰਾ future ਖਰਾਬ ਹੋਊਗਾ ਬੰਦਾ ਇਹ ਨਹੀਂ ਸੋਚਦਾ ਨਹੀਂ ਬੰਦਾ ਕਹਿੰਦੇ ਚੱਲ ਕੋਈ ਨਾ ਫੇਰ ਉਹ ਬੰਦਾ ਨਸ਼ੇ ਕਰਨ ਲੱਗ ਜਾਂਦੇ ਏ ਕਰਨ ਲੱਗ ਜਾਂਦੇ ਵੋ ਨਸ਼ੇ ਕਰੂਗਾ ਉਹ ਫੇਰ ਓਹਨੇ ਮਰਨਾ ਹੀ ਮਰਨੇ ਮਰ ਗਿਆ ਫੇਰ ਓਦੂੰ ਬਾਅਦ ਜੇ ਓਹਦਾ ਵਿਆਹ ਹੋਇਆ ਵਿਆ ਬੱਚੇ ਰੁੱਲ ਗਏ ਘਰਆਲੀ ਰੁੱਲ ਗਈ ਬੱਚਿਆਂ ਤੇ ਘਰਆਲੀ ਨੂੰ ਸਾਰੀ ਉਮਰ ਸੁਣਨਾ ਪੈਣੇ ਤੇਰਾ ਘਰ ਆਲਾ ਤਾਂ ਨਸ਼ੇੜੀ ਸੀ ਗਾ ਇਸ ਕਰਕੇ crime ਘਟਾਉਣਾ ਆਪਣੇ ਹੱਥ ਹੈ ਵਧਾਉਣਾ ਵੀ ਆਪਣੇ ਹੱਥ ਹੈ ਆਪਾਂ ਖੁਦ ਹੀ crime ਵਧਿਆਏ ਤੇ ਖੁਦ ਹੀ crime ਨੂੰ ਘਟਾਈਏ ਅੱਜ ਦੇ ਵਿਚਾਰ ਮੇਰੇ ਇਥੇ ਹੀ ਸਮਾਪਤ ਹੁੰਦੇ ਨੇ ਮੈਂ ਮੈਂ ਥੋਡਾ ਆਪਣਾ ਕਮਲਪ੍ਰੀਤ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 hello hello ਸਸਰਿਅਕਲ੍ਲ

ਆਚਾ ਆਚਾ ਹਨ ਜੀ ਬੋਲੋ ਤੁਸੀਂ topic ਦਸਤੀ ਅਨਾ ਬਾਰਾ ਤੋਹਾਨੋ ਪਤਾ ਆ ਅਨਾ ਬਰਾਤੁਸੀ ਦਸ ਸਕਦਾ ਜਾ ਅਨਾ ਦਾ ਜਨਮ ਓਰ ਕੁਛ ਪਤਾ ਦਾ ਨਾ ਹਨ ਜੀ ਬਿਲਕੁਲ ਅਸ ਦਸਦਾ ਆ ਪਿੰਡ ਕਰ੍ਯਾਨਾ ਵਿਰਾਮ ਦਾ ਕਰਬ ਆ ਜਿਨਾ ਅਨਾ ਨੂ ਜਨਮ ਦਿਤਾ ਓਨਾ ਦਾ ਨਾ ਪੀਅਲ ਜੀ ਦਾ ਜੀ ਕਰ ਹੋਇਆ ਆ ਖਾਂਦਾ ਪੈ ਹਰ ਨਾਲ ਨਾਂ ਜੀ ਕਿੰਦਾ ਗੁਰੋ ਹਰ ਜੀਤ ਗੀ ਦਾ ਨਾਲ ਜੀ ਖਾਂਦਾ ਜਦੋ ਗੁਰੋ ਤਾ ਬੋਹਾਦਰ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 ਪੈ ਓਹਦਾ ਜੀ ਪੈ ਜਤਾ ਜੀ ਤਾ ਪੈ ਸਤੀਦਾਸ ਜੀ ਆਦਿ ਗੁਰ ਸਾਖ ਵੀ ਨਾਲ ਸੰਤ ਜਦੋ ਗਲ ਹੁਕ੍ਮੁਲਤ ਹੋ ਗੀ ਨਾਲ ਗਲ ਬਾਤ ਸਾਰਾ ਨਾ ਚਾਰੀ ਨਾਲ ਨਾਲ ਗੁਰੋ ਸਹਕ ਬੋਹਾਦਰ ਸਾਹਬ ਨਾਲ ਹੁਕਮ ਦਿਤਾ ਗਯਾ ਤਾ ਸਹਤ ਮਤੀ ਦਸ ਨੂ ਓਨਾ ਨਾਲ ਕੀਤਾ ਓਨਾ ਨਾ ਫਾਸਲਾ ਕੀਤਾ ਕਾ ਓਹੋ ਗੁਰੋ ਗੀ ਨੂ ਕਲਾ ਨਹੀ ਹੋਣ ਡੰਡਾ ਹਨ ਜੀ ਤੁਸੀਂ ਸਹੀ ਖਾ ਰਹਾ ਜਾ ਤੋਹਾਨੋ ਓਹੋ ਕਾਲੀਆ ਨੂ ਹੀ ਖਾ ਰਹਾ ਸੀ ਕੁ ਕਾ ਮੁਘਾਲ ਹਕੋਮਤ ਨਾ ਨਾ ਜੋ ਕੀਤਾ ਤਾ ਓਹੋ ਅਨਾ ਤਾ ਖਾਨ ਗੀ ਨਾ ਆਖਿਆ ਕਾ ਤੂ ਮਤੀ ਦਸ ਹੋ ਜਾ

ਚਲੋ ਲੋਗਾ ਨਾ ਮਹ੍ਸੋਸ ਕੀਤਾ ਆ ਕਾ ਕਿੰਦਾ ਓਨਾ ਚ ਜਾ ਕਾ ਖਲੋਂਦਾ ਆ ਬੋਲੋ ਓਨ੍ਦਾ ਸਿਖ ਦਾ ਨਾਲ ਆਤਮਾ ਆਨੀ ਸ਼ਾਂਤ ਹੋ ਜਾਂਦੀ ਆ ਕੋਈ ਮੋਅਤ ਨੂ ਦਰ ਹੀ ਅਨ੍ਹੀ ਸਕਦਾ ਕੁ ਕਾ ਮਤਲਬ ਆ ਆ ਕਾ ਕੋਈ ਖੋਫ਼ ਚਲ ਜਯਾ ਨਾ ਤਾ ਓਨ੍ਦਾ ਚ ਜਿੰਦਗੀ ਚਲੀ ਆ ਓਥ ਨਾ ਮੂਰਤੀਆ ਬਣਿਆ ਨਾ ਓਥ ਜਾ ਕਾ ਨਾ ਬੋਹਤ ਸਾਰਾ ਗੁਰ੍ਵਾਦਾ ਨਾ ਓਥ ਨਾ ਬਾਰਾ ਦਲ ਬਲਦਾ ਨਾ ਜਦੋ ਓਨਾ ਨੂ ਦਾਖ ਦਾ ਨਾ ਓਨਾ ਓਦੋ ਨਾ ਦਿਲ ਹੀ ਕਮਬ ਜਾਂਦਾ ਆ ਤਾ ਤੁਸੀਂ ਏਕ ਹੋਰ ਸੁਣਿਆ ਹੋਵਾ ਗਾ ਸੇਟ ਗੁਰੋ ਪਰ੍ਸ਼ਤ ਦੋਬਾਰਾ ਚਾਰਾਂ ਕੰਬਲ ਸਹੀ ਵਾਦਾ ਪੋਰਨਾ ਫਾਟਾ ਹਨ ਜੀ ਏਹਾ ਤਾਰਾ ਸਸਤੀ ਗ੍ਰੋਉਪ ਸਾਰਾ ਚਾਰਾਂ ਦਾ ਕਮਾਲ ਕਮਾਲ ਸਾਰੀ ਵਰਦੀ ਅਦਾ ਪੋਰਾਨਾ ਕਾਮ ਆ ਸਦਾ ਫ਼ਰ ਥਾ ਕਾ ਗੋਵਾਂਦਾ ਵਾਲਾ ਦਾ ਨਾਲ ਪੰਡ ਕਲਾ ਜਬ ਕਾ ਦਰ ਬਾਜ ਸਿੰਘ ਸਾਕਾ ਮੋਬਾ ਪਾਹਿ ਪਾਹਿ ਦਯਾਲ ਗੇਆਥ ਤਾ ਇਤ੍ਹਾਰ ਬਾਰਾ ਮਿਨਤ ਤਾ ਕੋਆਹ ਕਰ ਕਾ ਪਰ ਸੀ ਪਾਹਿ ਦਯਾਲ ਜੀ ਸੀਦ ਦਾ ਬਾਰਾ ਦਾਰਾਯਲ ਕਲ ਕਰਨ ਮੇਗ੍ਰੋ ਏਕ ਤਾਯਾਜ ਦਾ ਵਾਤ੍ਚ ਦਿਨ ਮੰਜੂਰ ਲਿਖਿਆ ਹ ਤਾ ਫਿਰ ਹਨ ਜੀ ਹਨ ਜੀ ਸਹੀ ਖਾ ਰਹਾ ਜਾ ਇਤਹਾਸ ਹ ਗਾ ਆ ਜਰਾ ਪੋਰ ਮਜ਼ਮੂਨ ਲਿਖਿਆ ਹੋਯਾ ਆ ਪਾਹਿ ਦੀ ਹਾਲਤ ਹ ਗੀ ਆ ਹਨ ਜੀ ਕੰਬੋ ਮਰਾਸੀ ਕੰਬੋ ਜਾਦੀ ਯਾ ਮਾਰ੍ਸ਼ੀ ਦਾ ਵਾਕ਼ਾਤ ਸੁਬ੍ਤਰਾਂ ਦੋਆ ਜੀ ਦੀ ਬੰਦੀ ਸਾਰਾ ਅਨਾ ਹ ਗਾ ਆ ਪਚਾਵ ਸਾਲ ਦੀ ਉਮੇਰ ਚ ਹੀ ਉਪਾਯਾਸ ਹੋ ਗਯਾ ਸੀ ਹ ਗਾ ਖਾਂਦਾ ਨਾ ਦਸ ਕਾ ਏਕ ਤਾਰਾ ਦਾ ਹ ਗਾ ਆ ਰੋਕਿਆ ਚ ਤਾਲ ਪਿੰਡ ਦਾਨ ਚ ਹੀ ਹੋਂਦਾ ਆ ਖਾਂਦਾ ਕਲ ਹੀ ਪਾਸ ਹੋਣਾ ਦਾ ਨਾ ਮੂਠੀ ਕਾਮ ਚੋਰ ਕਰ ਪੋਫੋ ਕਲ ਪੈਜਲ ਦਾ ਕਰ ਅਨਾਮ ਹੋਇਆ ਸੀ ਗਾ

ਗੋਰੋ ਦਾ ਨਾਲ ਦਾ ਹੀ ਹੋਂਦਾ ਨਾ ਖੰਡ ਆਪ ਹੀ ਬੋਹਤ ਕੁਛ ਗੁਰੋ ਜੀ ਦਾ ਵਹਾ ਕਰ ਦਾ ਸੀ

ਓਰਾਂਗ੍ਜ਼ਾਬ ਦਾ ਆਲਮ ਦਾ ਬਰ੍ਪੋਰ ਹੋ ਗੀ ਤਹ ਆਪਣਾ ਪਾ ਦਾ ਵਿਤਚ ਹੀ ਖਤਮ ਕਰਨ ਦਾ ਗੁਰੋ ਗੀ ਨਾ ਆਪਣਾ ਬਸੇ ਬਲਿਦਾਨ ਕਰ ਵਾਸਤਾ ਵਿਤਚ ਦਿਆਲੀ ਜਾਨ ਲਯੀ ਟਾਯਰ ਕੀਤਾ ਸਨ ਓਨਾ ਨਾ ਪੰਜ ਸਿਖਾ ਨਾਲ ਰਾਬਤਾ ਕੀਤਾ ਜਿਨਾ ਆਪਣਾ ਨਾਲ ਦਿਲੀ ਲਾਜਨ ਵਾਸਤਾ ਟਾਯਰ ਕੀਤੀ ਸੀ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

ਤਾ ਉਸ ਨਾ ਆਸ ਕਰ ਰਾ ਗੁਰੋ ਜੀ ਨੂ ਦਿਆਲੀ ਬੋਲਾ ਸੀ ਤਾ ਫਿਰ ਅਗ ਜਿਸ ਵਾਕ਼ਾਤ ਹਨ ਜੀ ਬੋਲੋ ਹਨ ਓਨਾ ਕਿਸ ਕਰ ਕਾ ਬੋਲਿਆ ਸੀ ਓਨਾ ਨੂ ਤਾ ਅਗ ਜਿਸ ਵਾਕ਼ਾਤ ਤਾ ਖਾਨਾ ਜਿਸ ਵਾਕ਼ਾਤਾ ਓਨਾ ਨਾ ਆਪਣਾ ਸੰਮਨਾ ਗੁਰੋ ਜੀ ਦੀ ਸਾਰਾ ਦਾਸਾ ਤਾ ਪਾਹਿ ਜੀ ਦੀ ਆਲਮ ਉਸ ਨਾ ਪੋਚਿਆ ਤਾ ਤਾਰਾ ਓਟਾ ਵੀ ਆਸ ਤਾ ਸੀ

ਚੜ ਕੋਫ਼ਰ ਨੂ ਤੋ ਦਿਨ ਕਬੋਲ ਕਰ ਲਾ ਤਨੋ ਦਿਨ ਸੰਜਾ ਦਵਾ ਫ਼ਤਵਾ ਲਗਾ ਦਵਾ ਪਾ ਜੋ ਪਾਰਾਕਾਲ੍ਮਾ ਓਨੋ ਪੈਜਾ ਦਵਾ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 ਮੇਨੋ ਦਿਨ ਇਸਲਾਮ ਮੰਜੂਰ ਨਹੀ ਨਾਨਕ ਗੁਰੋ ਸਿਖ ਸਦਾ ਵੰਡਾ ਤੇਰਾ ਫ਼ਤਵਾ ਦਾ

ਨਾ ਮੁਲ ਮੇਨੋ ਸਿਖ ਟਾਕੀ ਤਾ ਨਾ ਤਾ ਲਾਵਾਵਾ ਦਾ ਇਸ ਕਦਰ ਤਾਗਾਰਾ ਜਵਾਬ ਸੁਨ ਕਾ ਓਰਾਂਗ੍ਜ਼ਾਬ ਅਸੀਂ ਅਜੇ ਹੀ ਮੋਕਤੀ ਵਿਤਚ ਆ ਗਯਾ ਸਨ ਤਾ ਫਿਰ ਓਰਾਂਗ੍ਜ਼ਾਬ ਨਾ ਫਿਰ ਤਯ ਗੀ ਨੂ ਤਾਮ੍ਕਿਆ ਦਾ ਕਾ ਤੇਰਾ ਸੰਨਾ ਸਾਥੀ ਸੰਗੀ ਵਾਰ ਆ ਅਸੀਂ ਅੰਤ ਕਾਸ਼ਤ ਦਾ ਕਾ ਆ ਰਹਾ ਸਨ ਨਾਲ ਕਿਰ ਕਾ ਦੋਖਰ ਕਰ ਦਾਨਾ ਸ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

ਸਚਾ ਕਾਮ ਪਿਛਾ ਆਵਾ ਜਾਂ ਗਵਾ ਦਾਨੀ ਤੇਰੀ ਦੀ ਹੋਣ ਹੋ ਅਨ੍ਗਾਰਾਜੀ ਹੋ ਸੋਰ੍ਰੀ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

ਤਾ ਫਿਰ ਸਾਖ ਮਤ ਨੂ ਇਤਨਾ ਹੀ ਸਮਜ ਜੈਸਾ ਕਾ ਕੋਈ ਆਦਮੀ ਗਾਘਾਦਾ ਆ ਸੋ ਜਾਵਾ ਤਾ ਗੋਰੀ ਨੰਦ ਦਾ ਅਨੰਦੁ ਜੋਗ ਹੋ ਵ ਡਾਸਰ ਰਹਾ ਸਵਾਲ ਇਸਲਾਮ ਅਸੀਂ ਗੁਰੋ ਗੀ ਦੀ ਸਵਾ ਵਾਸਤਾ ਕਰਨਾ ਆ

ਬਾਬਰ ਨਾ ਮਾ ਹਨ ਜੀ ਤੁਸੀਂ ਫ਼ਲਾ ਆ ਦਸ ਰਹਾ ਜਾ ਸਿਖੀ ਵਾਲਾ ਜਰਾ ਚੋਟੀ ਤਾ ਵਾਦੀ ਨੰਦ ਦਾ ਆ ਦਰ ਦੋਸਾਰੀ ਕੋਈ ਨੰਦ ਨਹੀ ਨਜ਼ਰ ਨਹੀ ਓਨ੍ਦੀ ਸੁਬ ਤੋ ਓਟਾ ਆਂਡਿ ਆ ਸਮਾਜ ਲੋ ਕਾ ਲੋਕਾ ਨਾ ਗੁਣਵਾ ਦਾ ਪੋਟਲਾ ਬਣਾ ਰਾਖਾ ਆ ਆਯਾਤ ਯਾ ਆਯਾਤ ਕੁਰਾਨ ਦਯਾ ਨਜ਼ਰ ਅੰਦਾਜ਼ ਕਰ ਲ੍ਯ ਨਾ ਬੇਕੈਉਸੇ ਅੰਦਾ ਤੋ ਸਾਬਤ ਹੋਂਦਾ ਆ ਲੋਗ ਮਾਰਨ ਤੋ ਸਾਬਤ ਹੋਂਦਾ ਆ ਤਾ ਖਾਂਦਾ ਕਾ ਅੰਦਾ ਬ੍ਰਾ ਦਾਸਾ ਤਾ ਕੀੜਾ ਜਹਾਲਤ ਹੋਈ ਸੀ ਕੀੜਾ ਓਨਾ ਨਾ ਬਲਿਦਾਨ ਦਾ ਦਿਤੀ ਸੀ hello

ਸਾਸਰੀ ਕਾਲ ਵਾਦੇਯਾ ਤੁਸੀਂ ਦਾਸੁ ਥੇਕ ਹੋ

ਕੁਛ ਨਹੀ ਬਸ ਭਠੀ ਸੇ ਇਧ ਆਈ topic ਮਿਲਾ ਸੇ internet ਬਰੀ ਬਸ read ਕਰ ਰਹੀ ਸੇ ਗੀ

ਹਨ ਮੇਂ ਜਿਦੂ ਨਾ ਮੇਨੂ ਵੇ internet ਬਰੀ project ਮਿਲਯਾ ਸੇ ਗਾ

ਘਨਾ ਕਰ ਲੇੰਡਿ ਆਂ ਸਹਾਰੇ ਥੋਰਾ ਜਿਇਆ ਆਹ ਆਹ internet ਜੇਰਾ ਹੈਂ ਗਾ ਜੀਰਾ ਕੀੜਾ ਜਾਣਿਆ ਪਛਾਨਾ ਜਾਂਦਾ ਆ ਮਤਲਬ ਕਾ ਅੰਦਾ ਪੋਰ ਨਾਮ ਕੀ ਹ ਗਾ ਆ

ਜਾ ਨਾਲਚ ਜਰਾ ਜਾਨ ਪਾਚਨ ਕਰਿਆ ਨਾ internet ਪ੍ਰਵਾਨ ਦਾ ਨਾਮ ਆ ਜਿਡਾ ਕੰਪਿਊਟਰ ਏਕ ਦੋ

ਏਕ ਦੋਜਾ ਨੂ ਸੰਦਾਸ਼ ਪ੍ਰੋਪੇਰ ਕਰਦਾ ਆ ਤਾ ਏਕ ਦੋਜਾ ਨਾਲ ਤਾ ਆਸ ਤਾਰਾ ਓਹੋ ਏਕ fiver optical phone line satellite ਤਾ ਫੰਦਾ ਤਾ ਓਹੋ ਤਰਕ ਨਾਲ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

ਹਨ ਜੀ ਜਿਸ ਤਾਰਾ ਬਪਾਰ ਦਾ ਅਸੀਂ ਬੋਕਾ ਹਨ ਆ ਪਾਸ਼ਾ ਵਾਰ ਲੀ ਏਕ ਮਾਤਮ ਹੋਣਾ ਆ ਅਨਮੋਲ ਆ ਅਨੁਪੋਜਾਂ ਹ ਆਪਣਾ ਕਾਮ ਲੀ ਪੋਜਾਂ ਤਾ ਜਾਨ ਪ੍ਰਦਾਨ ਕਰਦਾ ਆ ਹਨ ਜੀ ਤਾ ਆ ਮੋਜਦ ਜਰਾ ਨਾ ਸਕ੍ਰ ਹ ਲਾਬ੍ਰਾਰੀਏਨ ਤਾ ਟਾਰ ਤੋਹਾਦੀ ਉਮੇਰ ਦਾ ਕੋਲਾ ਹਨ ਤਾ ਆਸ ਵਾਤ੍ਚ ਦਾਵਾਨਾ ਲੀ ਬਾਪਾਰਿਆ ਦਾ ਬਪਾਰ ਲੀ ਕੋਆਚ ਬੋਹਤ ਸਾਰਾ ਕਮਾਤਿ ਸੋਰਾ ਜ ਸਨ ਤਾ ਆਸ ਸਮਾਂ ਓਹੋ ਮਾਸ੍ਤਾਨਕ ਪ੍ਰਦਾਨ ਵਿਤਚ ਚੋਪਾ ਹਨ ਵਾਨਿਸ਼ ਕਰੀ ਕਾਮ ਹੋਣ ਲੀ ਟਾਯਰ ਰਹੰਦਾ ਹਨ ਜਾ ਹੋਰ ਕੁਛ ਨਹੀ ਤਾ ਅਸ ਵਿਤਚ internet ਵਾਨਿਸ਼ ਕਰੀ ਮਾਲਾ ਜਾਂਦਾ ਕਿਸਾ ਵੀ ਵਾਲਾ ਵਾਖਾਤੀ ਦਾ ਮਲਿਕ ਹੋਵਾ ਕਾਸਾ ਵੀ ਪੇਰ੍ਸੋਨਲ ਵਾਖਾਤੀ ਦਾ ਮੈਲਕ ਹੋ ਸਕਦਾ ਆ ਜਿਸ ਤਾਰਾ video ਨੂ ਰਾਤੋ ਰਾਤ ਸਨਸਨੀ ਬਣਾ ਦਿਤਾ ਤੋਹਾਦੀ ਸਤੀਆਂ ਤਾ ਸੁੰਦਰ ਬਣਾ ਦਵਾ ਗਾ ਤਾ ਏਹਾ ਬਪਾਰ ਦਾ ਹਸੀਨ ਮੋਕਾ ਖਾ ਸਕਦਾ ਆ ਹਨ ਜੀ ਜੀਵਾ internet ਪਰ੍ਬਾਸ਼ਾ ਵੀ ਹੈਗੀ ਆ ਹਨ ਜੀ ਅਨਾ ਦੀ internet ਦੀ ਪਢ਼ਾ ਦਿਤੀ ਜਾ ਸਕਦੀ ਆ ਤਾ ਆ system data ਆ ਜੋ computer ਦਾ ਵਖ ਵਖ ਥਾਵਾ ਤਾ ਜ਼ੋਰਦਾ ਆ ਤਾ ਓਨਾ ਨੂ ਏਕ network ਆਯ network ਆ ਤਾ ਥਾਂ ਤਾ ਏਕ ਖਾਟਰ ਹ ਗਾ ਆ ਜੋ ਕਾ ਚੋਰ ਆ ਖਾਟਰ ਆ ਦੁਨਿਯਾ ਬਾਰ ਦਾ ਵਿਤਚ ਸਰਮ ਫਾਰਮ network ਕਾਟੋ ਕਤ computer ਦੀ ਜ਼ਰੋਰਤ ਹੋਂਦੀ ਆ ਤਾ ਆਸ ਤਾਰਾ ਏਕ ਤਾਰ ਨਾਲ ਜੋਰ ਹੋਂਦਾ ਆ ਤਾ ਜਾਨ ਕਰੀ ਦਾ ਆਂ ਪ੍ਰਦਾਨ ਕਰਦਾ ਆ ਪਰ ਆਸ ਦਾ ਗੋਂਗਲ ਨੂ ਕੀ internet ਦਾ ਰੂਪ ਖਯਾ ਜਾਂਦਾ ਆ ਕੁ ਕਾ ਆ ਦੁਨਿਯਾ ਵਿਤਚ internet ਹੋਆ ਆ internet ਦੀ ਵੀ ਆਪਣੀ ਗਾਘਾ ਹੋਂਦੀ ਤਾ ਆਂਡਿ ਵਰਤੋ ਬੋਹਤ ਗੁਪਤ ਹੋਂਦੀ ਆ ਕੁ ਕਾ ਕਾਸਾ ਤਰਕ ਨਾਲ ਕੀਤੀ ਜਾਂਦੀ ਆ ਹਨ ਜੀ ਹਮ ਟਮ ਮੋਖ ਤੋਰ ਤਾ ਹੋ ਜਾਂਦਾ ਆ ਅੜਿਆ ਲੀ ਸੀ ਆਸ ਬਾਰਾ ਕੋਈ ਜਾਨ ਕਰੀ ਦੋਯ ਗਾ ਤੁਸੀਂ ਹਨ ਜੀ ਜਿਡਾ ਆ internet ਦੀ ਸਵਾਤੀ ਦਾ ਨਾਲ internet ਦੀ ਵਰਤੋ ਬੋਹਤ ਕੁਪਾਤ ਤਰੀਕਾ ਨਾਲ ਕੀਤੀ ਜਾਂਦੀ ਆ ਤਾ ਆ ਸਿਸਟਮ ਆਮ ਤੋਰ ਤਾ ਸਰਕਾਰੀ ਅਜਾਨ੍ਸਿਆ ਲੈ ਏਜੰਸੀ ਥਾਵਾ ਅਨੋ ਦੋਬਾਰਾ ਵਾਰਤਾ ਜਾਂਦਾ ਆ

ਤਾ ਡੋਜੀ ਪਾਰੀ internet ਦੀ ਯਾ ਡਾਸਰ internet ਪਾਰੀ ਸਦਾ ਪਾਚਾਲਾ ਦਾਖਾ ਅਰਾਮ੍ਬ ਹੋਆ ਹ ਆ ਅਜਹ ਅਜ ਮਿਲਿਆ ਨਹੀ ਥੋਰਾ ਸਮਾਂ ਸੁਨ੍ਜਾਪਾਤ ਰਸਤਾ ਸਾਰਿਆ computer ਸੰਚਾਰ ਸੀ ਥਾਵਾ internet ਵਾਤ੍ਚ ਸ਼ਾਮਲ ਹੋ ਗੀ ਆ ਜੀਵਾ ਕਾ ਲਖ ਗਰ technology ਪਹਲੀ ਵਾਰ internet ਇੰਤੇਰੰਟ ਦਾ ਅਨੰਦੁ ਲਾਯਾ ਆਮ ਲੋਕਾ ਤਕ ਨਹੀ ਪੋੰਚਾ ਸਦਾ ਆਸ computer ਵਾਰ ਏਹਾ ਜਰਾ ਮੋਦੇਲ ਤਾ phon line software ਯਾ internet ਏਕ ਖਾਤਾ number ਡੀ ਵੇਚ ਲੁਰੇਦਾਂ ਹੁੰਦਾ ਆਯ ਸਾਰਾ ਜੋ ਹੈ ਗਾ ਹਨ ਜੀ ਜੀਵ ਕਾ internet ਖਾਤਾ ਨੰਬਰ ਵੀ number ਆ ਹਨ ਜੀ ਜੀਵਾ internet ਵਿਤਚ number ਕਰ ਸਕਦਾ ਆ ਟਰਨੇਟ ਦਾ ਵੀ ਖਾਤਾ ਨੰਬਰ ਕਿਸਾ ਵੀ internet ਨੂ ਕੁਛ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 ਹਨ ਜੀ ਫਿਰ ਅਸੀਂ ਆਪਣਾ computer ਤਾ modem nave gate ਕਰਨਾ ਆ computer screen internet ਤਾ ਕਲਿਕ ਕਰ ਕਾ ਸਵਾ ਦਾ ਸ੍ਵੰਤ ਸਾਬਤ ਕਰਦਾ ਆ ਫਿਰ ਅਸੀਂ ਆਪਣਾ ਜੋ ਹ ਗਾ ਆ ਨਾਮ ਤਾ ਨੰਬਰ ਕੋੜੇ ਵਰਤ ਸਕਦਾ ਆ ਨੰਬਰ ਵਿਤਚ ਖਾ ਸਕਦਾ ਆ internet ਨਾਲ ਜੋਰ ਸਕਦਾ ਆ ਜੋ ਕਾ ਗੁਪਤ ਹ ਤਾ email ਏਮਿਲ ਨਾ ਹੀ ਸੁਬ ਪਰਬਤ ਕਰ ਸਕਦਾ ਆ

ਗ ਸਾਰੀ ਜਾਨ ਕਰੀ ਮਿਲ ਜਯਾ ਗੀ ਅਸੀਂ website ਹੋਰ ਕਰ ਕਾ ਸਨੋ ਪੋਰੀ ਜਾਂ ਕਰੀ ਆਸ ਤੋ ਮਿਲ ਸਕਦੀ ਆ ਹਨ ਜੀ ਤਾ ਓਹੋ ਜਰਾ software program ਨਾ ਜਰਾ ਓਨਾ ਦੀ internet ਤੋ ਜਾਨ ਕਰੀ ਲਾ ਸਕਦੀ ਆ ਪ੍ਰਾਪਤ ਕਾਤੀ ਜਾ ਸਕਦੀ ਆ ਅੰਦਾ ਕੀ ਮਤਲਬ ਆ ਹਨ ਜੀ ਮਾ ਕਾ ਬੋਹਤ ਸਾਰਾ software program ਗਾ ਨਾ ਅਪਾ internet ਤੋ ਜਾਨ ਕਰੀ www ਕੀਤੀ ਆ ਹਨ ਗੀ ਜੀਵਾ ਕਾ ਬੋਪਰ ਵ੍ਵ੍ਵ ਤਾ ਹਨ ਗ ਓਹੋ ਆ ਕਾ ਆਪਣਾ internet ਜੋਰ ਕਾ ਗਲ ਕਰ ਦਾ ਆ phone ਵੀ ਕਰ ਸਕਦਾ ਆ ਤਾ ਹੋਰ ਹੀ ਕਾਮ ਕਰਦਾ ਆ ਤਾ internet ਦਾ ਦੀ ਸੀੜੇ ਤੋ website computer ਦੀ ਕੋਈ ਵੀ ਜਾਣਕਾਰੀ ਲਾਯਾ ਸਕਦਾ ਆ

ਦਿਤਾ ਜਾਂਦਾ ਆ ਜੀ ਮਾ ਕ੍ਯਾ ਲਬਾ ਜਾਂਦਾ ਆ ਚਲੋ ਚਾਰ ਸਵਾ ਮਾ ਹ ਨਾ ਤਾ ਚਾਰ ਸਵਾ ਵਾਸਤਾ ਵੀ internet ਹੋ ਸਕਦਾ ਆ ਤਾ ਬ੍ਲੂਦ ਵੀ ਚਾਰ ਸਵਾ ਵਾਸਤਾ ਹੋ ਸਕਦਾ ਆ ਅਨਾ ਵਿਤ੍ਚੋ ਜਾਸ੍ਸਮ ਵਿਤਚ ਏਕ ਕਾਮ ਹੋ ਸਾਕਾ ਆ ਜੀਵਾ ਕਾ email ਹੋ ਗੀ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 ਤਾ ਆ ਹੀ ਅੰਦਾ ਸੁਬ ਤੋ ਵਾਦਾ ਕਰਨ ਆ ਤਾ ਪਰ੍ਸ਼ਤ ਹੋ ਰਹਾ ਆ ਸੁਬ ਤੋ ਜ਼ਾਯਦਾ ਤਾ internet ਹਰ ਕਰ ਦਾ ਵਿਤਚ ਪੋੰਛ ਗਯਾ ਆ ਤਾ word wide web ਸਰਵੇ ਏਕ multimedia heapermedia publicity ਕੀਤੀ ਹ ਗੀ ਆ ਤਾ ਪ੍ਰਣਾਲੀ ਤਾ ਆ ਦੁਨਿਯਾ ਵਿਤਚ ਸੁ ਤੋ ਜ਼ਾਯਦਾ ਵਖ ਰਹਾ ਆ ਸੁਬ ਤੋ ਜ਼ਾਯਦਾ ਤਾ ਆ internet ਵੀ ਆ ਨਾ ਤਾ ਆ ਕੀ ਚੀਜ਼ ਆ ਹਨ ਜੀ ਹਨ ਜੀ internet ਵੀ ਹ ਤਾ ਏਹਾ ਨਵੀ technology ਦੀ ਗਲ ਕਰ ਦਾ ਆ ਓਂ ਅਲ ਵਾਕ਼ਾਤ ਹੂ ਵਖੋ ਕੀ ਜੀਵਨ ਆ ਆ ਜਰਾ internet ਵੋਰਕ ਹ ਗਾ ਆ news ਮਾਤਮ ਹੁਣ ਉਸੇ ਹੋ ਰਹਾ ਆ ਕਾ ਤਾ online news ਹੋ ਗਯਾ ਆ ਨੇਵ੍ਸ ਹੋ ਗਯਾ ਯੋ ਲੀਨੇ ਤਾ ਵੇਬ web casting ਹੋ ਗੀ ਆ ਤਾ ਖਬਰ ਦੀ ਵੰਡ ਤਾ ਖਾਤੇਰ ਦਾ ਵਿਤਚ ਨਵੀ ਪਾਸ਼ ਕਰੀ ਹੋਣ ਦਾਤਿਆ ਨਾ ਤਾ multimedia ਖਰਵਾ ਜਯਾ ਅੰਗ ਆ ਚਲ ਰਹਾ ਆ ਓਂ ਵਾਲਾ ਪਾਵਾਟਰ ਦਾ

ਹਨ ਜੀ ਜੀਵਾ ਕਾ ਏ ਕੋਮੇਰਾੱਸ ਦਾ ਵੀ ਦਾ ਵੀ ਵਕ਼ਾਸ ਹੋਆ ਸੀ ਹ ਗਾ ਹਨ ਜੀ ਏ ਕਾਮਰਸ ਦਾ ਵੀ ਵਕ਼ਾਸ ਇੰਟਰਨੇਟ ਦੀ ਡੋਜੀ ਵਕ਼ਾਸ ਨਾਲ ਹ ਗਾ ਆ ਬੋਹਤ ਵਾਦਾ ਯੋਉਘ੍ਤ੍ਦਾਂ ਆ ਤਾ ਵਧ ਵਧ ਕੋਮ੍ਪੰਯਿਆ ਵਿਤਚ ਬਾਵ੍ਨਾ ਦੀ ਫਾਰ ਸੋ ਕਾਲ ਕਰਨਾ ਆ ਓਨਾ ਨੂ ਮਿਲ ਸਾਬਤ ਕਰਨਾ ਆ ਵਾਦੀਆਨਾ ਜਾ ਕਾ ਜੋ ਇੰਟਰਨੇਟ ਕਰ ਦਾ ਆ ਓਹੋ ਗੋਤਾ ਵਾਲਿਆ ਦੋਬਾਰਾ ਵਰਤਿਆ ਜਾ ਸਕ ਦਯਾ ਨਾ ਤਾ ਓਨਾ ਦਾ ਪੋੰਚਿਆ ਜਾਂਦਾ ਆ ਜੀਵਾ ਏਕ ਮੋਉਸੇ ਤਾ ਕਲਿਕ ਕਰ ਕਾ ਪੋਰੀ ਦੁਨਿਯਾ ਦਾ ਕਾਸਾ ਵੀ ਹਿਆਸਾ ਵਿਤਚ ਜਾ ਸਕਦਾ ਆ ਆਪਣਾ ਕ੍ਰੇਡਿਟ cradet cade ਦੀ ਵਰਤੋ lectnology catalog ਬਣਾ ਕਾ ਕਰ ਦਾ ਆ ਤਾ ਓਸ ਤੋ ਬਾਦ ਤਾਸ੍ਵੇਰ ਤੁਸੀਂ ਪਰ੍ਦਾਸ਼ਾਨੀ ਆ ਤਾ ਹੋਰ ਜਾਨ ਕਰੀ ਤਕ ਵੀ ਅਨਾ ਤਕ ਪੋੰਛ ਸਕਦਾ ਓਹੋ ਅਗਰ ਤੁਸੀਂ ਕੋਈ ਵਾਲਾ ਸਮਾਂ ਖਾਰਾਦਾਂ ਵਾਲਾ ਦਾ ਅਦੀਸ bank ਓਹੋ ਹੋਵਾ ਜਾ ਓਸ ਵਿਤਚ ਹਿਸਾ ਹੋ ਵ ਸਾਰਾ ਕੀ ਆ ਏ ਕਾਮਰਸ ਤਾ ਖਾ ਸਕਦਾ ਆ ਮਤਲਬ ਕਾ ਰਹੀਮ ਬੇਕੈਉਸੇ ਖਾ ਸਕਦਾ ਆ ਏ ਕਾਮਰਸ ਹਨ ਜੀ ਜੀਵਾ ਕਾ internet ਤਾ ਸਵ੍ਦਾਨੀ ਵੀ ਰਖਨੀ ਚੀ ਦੀ ਆ ਹਨ ਜੀ ਹਨ ਜੀ ਜਿਡਾ ਕਾ internet ਦਾ different websites ਸਾਰੀ ਵੇਬ੍ਸਿਤੇ ਤਾ ਗਲਤ ਸਮਗਰੀ ਖਾ ਸਕਦਾ ਆ ਸਮਾਗਾਲਾਰੀ ਆ ਨਾ ਓਹੋ ਪ੍ਲਾਬਾਸ ਹ ਤਾ ਨੋਜਵਾਨ ਬਚਾ ਦੀ ਹੋਣ ਵਾਲੀ ਪਾਰੀ ਆ ਸੁਰਾਕ੍ਖ਼ਤ ਰਖਨੀ ਬੋਹਤ ਜ਼ਰੋਰ ਆ ਅਗਰ ਦਾਖਾ ਜਯਾ ਤਾ ਅੰਦਾ ਬੇਨਿਫਿਤ ਆ ਤਾ ਦੋਸਾਰੀ ਗਾਘਾ ਤਾ ਨੁਖ੍ਸਾਂ ਵੀ ਬੋਹਤ ਆ ਹੋ ਰਹਾ ਆ internet ਦਾ ਹਨ ਜੀ ਜਿਡਾ ਕਾ ਅਖਬਾਰੀ ਵੀ ਕੀ ਪਤਾ ਆ ਆ ਟੋਨੋ ਹਨ ਜੀ ਜਿਡਾ ਕਾ ਅਸੀਂ ਖਾ ਅਕੜਾ ਆ internet ਸਾਰਾ ਖਾਤਾ ਵਿਤਚ ਪਹਲ ਜਯਾ ਗਾ ਤਾ ਆ ਜੀਵਨ ਦਾ ਵਿਤਚ ਵੀ ਜੋ ਵਾਥ ਰਹਾ ਮੋਕਾਬਲਾ ਸਨ ਦਾ ਨਾਲ ਅਠੀ ਸੀ ਚੋਕਸੀ ਤਾ ਸ੍ਸਾਬ ਜਾਦਾ ਨਾਲ ਪਰ੍ਪੋਰ ਹੋਵਾ ਦਾ ਪਰ ਆ ਕੀ ਆ ਓਰ ਬਹਿਚਾਰਾ ਦਾ ਆ ਹ ਤਾ ਆਸ ਤਾ ਏਕ ਤਾਰਾ ਦਾ ਸਲੋਕ ਦਾ ਵੀ ਵਾਸਾ ਕਰਨਾ ਫੰਦਾ ਆ ਮਤਲਬ ਕਾ ਏਹਾ ਖਾ ਸਕਦਾ ਆ ਕਾ ਆਂ ਵਾਲੀ technology ਤਾ ਓਨ ਅਲੀ ਵੀ internet ਦਾ ਹੀ ਕਾਮ ਹੋ ਸਕਦਾ ਆ ਚਲਾ ਜਾ ਰਹਾ ਆ ਮਤਲਬ ਕਾ ਵੜਿਵੀ ਹ ਬਿਲ੍ਗਕੁ ਹਨ ਗੀ ਅਦਾ ਖਾ ਸਕਦਾ ਜਾ ਤੁਸੀਂ ਲਤ ਆ ਵੀ ਹ ਕੀਤਾ ਗਾਘਾ ਹਨ ਜੀ ਕਾਫੀ ਚਾਜਿਆ ਹ ਨਾ ਅਗਰ ਤੁਸੀਂ ਚੋ ਤਾ ਹੋਰ ਵੀ ਦੇਤੈਲ ਹ ਵ ਬੋਹਤ ਚੀਜ਼ਾ ਏਥੋ ਹੋਰ ਵੀ ਮਿਲ ਜਾਨ ਗਯਾ ਇੰਟਰਨੇਟ ਬਾਰਾ ਹਨ ਗੀ ਮੇਨੋ ਬੋਹਤ ਚੰਗਾ ਲਗਾ ਆ ਠੀਕ ਆ ਗੀ ਮੇਨੋ ਕਾਫੀ ਉਚ ਪਤਾ ਲਾਗ ਗਯਾ ਆ ਮਾ ਤਾ ਬੋਹਤ ਕੁਸ਼ ਹੋਈ ਆ ਟੋਨੋ ਕਾਲ ਕਰਨ ਲੀ okey ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਆ ਅੱਗੇ ਸ਼ੁਰੂ ਕਰਨ ਲੱਗਿਆ ਹਾਂ ਅੰਗਰੇਜ਼ਾਂ ਨੇ ਭਾਰਤ ਵਿੱਚ ਤਿੰਨ ਤਰ੍ਹਾਂ ਦੇ ਪ੍ਰਬੰਧ ਸ਼ੁਰੂ ਕੀਤੇ ਇਹਨਾਂ ਦੇ ਨਾਂ ਸਨ ਬੰਗਾਲ ਦਾ ਸਥਾਈ ਬੰਦੋਬਸਤ, ਰਾਇਤਵਾੜੀ ਬੰਦੋਬਸਤ ਅਤੇ ਮਾਲਵਾੜੀ ਬੰਦੋਬਸਤ ਇਹਨਾਂ ਤਿੰਨਾਂ ਬੰਦੋਬਸਤਾਂ ਦਾ ਸੀ, ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ।

ਇਸ ਤੋਂ ਪਹਿਲਾਂ ਹਰ ਸਾਲ ਮੁਆਵਜ਼ੇ ਦੇ ਘੱਟਦੇ ਵੱਧਦੇ ਰਹਿਣ ਕਰਕੇ ਸਰਕਾਰ ਨੂੰ ਆਖਰੀ ਘੜੀ ਤੱਕ ਆਪਣੀ ਆਮਦਨ ਦਾ ਪਤਾ ਨਹੀਂ ਲੱਗਦਾ ਸੀ ਪ੍ਰਸ਼ਾਸ਼ਨ ਵਿੱਚ ਕੁੱਲ ਸਥਾਈ ਬੰਦੋਬਸਤ ਕਾਰਨ ਸਰਕਾਰ ਨੂੰ ਆਪਣੇ ਸਮੇਂ ਤੇ ਭੂਮੀ ਲਗਾਨ ਨਿਸ਼ਚਿਤ ਕਰਨ ਦੀ ਜ਼ਿੰਮੇਵਾਰੀ ਤੋਂ ਛੁਟਕਾਰਾ ਮਿਲ ਗਿਆ, ਇਸ ਕਾਰਨ ਸਰਕਾਰ ਪ੍ਰਸ਼ਾਸ਼ਨ ਦੇ ਦੂਸਰੇ ਵਿਭਾਗਾਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਗਈ ਨਤੀਜੇ ਵਜੋਂ ਪ੍ਰਸ਼ਾਸ਼ਨਾਂ ਦੇ ਕੰਮ ਵਿੱਚ ਵਧੇਰੇ ਕੁਸ਼ਲਤਾ ਆਈ ਖੇਤੀ ਦਾ ਉਨ~ ਉੱਨਤ ਹੋਣਾ, ਸਚਾਈ ਬੰਦੋਬਸਤ ਤੋਂ ਪਹਿਲਾਂ ਜ਼ਿੰਮੀਦਾਰ ਖੇਤਾਂ ਦੇ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਲੈਂਦਾ ਸਨ। ਇਸ ਤਰ੍ਹਾਂ ਇਸ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਇਹ ਭਰੋਸ਼ਾ ਨਹੀਂ ਸੀ ਕਿ ਅਗਲੇ ਸਾਲ ਜ਼ਮੀਨ ਉਹਨਾਂ ਕੋਲ ਹੀ ਰਹੇਗੀ ਜਾਂ ਨਾ ਨਹੀਂ ਪਰ ਹੁਣ ਉਹਨਾਂ ਨੂੰ ਪਰ, ਪਰ ਉਹਨਾਂ ਨੂੰ ਸਦਾ ਲਈ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ ਨਤੀਜੇ ਵਜੋਂ ਉਹਨਾਂ ਨੇ ਖੇਤੀ ਕਰਨ ਬਹੁਤ ਕੋਸ਼ਿਸ਼ ਕੀਤੀ ਸੀ।

ਇਸ ਤਰ੍ਹਾਂ ਉਹ ਅੰਗਰੇਜ਼ਾਂ ਦੇ ਪੱਕੇ ਸਮਰਥਨ ਬਣ ਗਏ ਉਹਨਾਂ ਨੇ ਹਰ ਮੁ~ ਮੁਸ਼ਕਲ ਵਿੱਚ ਅੰਗਰੇਜ਼ਾਂ ਦਾ ਪੂਰੀ ਤਰ੍ਹਾਂ ਸਾਥ ਦਿੱਤਾ ਇਸ ਤਰ੍ਹਾਂ ਭਾਰਤ ਵਿੱਚ ਭ੍ਰਿਸ਼ਟ ਰਾਜ ਦਾ ਸਥਾਪਿਤ ਮਿਲੀ। ਸ਼ੂਰੂ ਵਿੱਚ ਇਸਦਾ ਜ਼ਿੰਮੀਦਾਰਾਂ ਲਈ ਸਿੱਧ ਹੋਣਾ, ਸ਼ੁਰੂ ਵਿੱਚ ਸਥਾਨ ਬੰਦੋਬਸਤ ਦਾ ਜ਼ਿੰਮੀਦਾਰਾਂ ਤੇੇ ਬਹੁਤ ਵਿਨਾਸਕਾਰੀ ਅਸਰ ਪਿਆ। ਇਸ ਕਾਰਨ ਇਹ ਸੀ ਕਿ ਸਰਕਾਰ ਨੇ ਮੁਆਵਜ਼ੇ ਦੀ ਰਕਮ ਬਹੁਤ ਜ਼ਿਆਦਾ ਨਿਸ਼~ ਨਿਸ਼ਚਿਤ ਕੀਤੀ, ਇਸ ਕਾਰਨ ਬਹੁਤ ਸਾਰੇ ਜ਼ਿੰਮੀਦਾਰ ਆਪਣੇ ਮੁਆਵਜ਼ੇ ਦੀ ਰਕਮ ਸਮੇਂ ਸਿਰ ਸਰਕਾਰ ਕੋਲ ਜਮਾਂ ਨਾ ਕਰਵਾਈ ਸਕੇ ਇਸ ਲਈ ਸਰਕਾਰ ਨੇ ਉਹਨਾਂ ਦੀ ਜ਼ਮੀਨ ਵੇਚ ਦਿੱਤੀ ਇਸ ਕਾਰਨ ਇਹ ਜ਼ਿੰਮੀਦਾਰੀ ਕੇਵਲ ਭਿਖਾਰੀ ਬਣਕੇ ਰਹਿ ਗਏ। ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਸਥਾਈ ਬੰਦੋਬਸਤ ਇੱਕ ਹੋਰ ਮੁੱਖ ਉਦੇਸ਼ ਇਹ ਸੀ ਕਿ ਇਸ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਸੀ। ਉਹਨਾਂ ਨੂੰ ਜ਼ਿੰਮੀਦਾਰਾਂ ਦੀ ਦਇਆ ਤੇ ਛੱਡ ਦਿੱਤਾ ਗਿਆ ਨਤੀਜੇ ਵਜੋਂ ਜ਼ਿੰਮੀਦਾਰਾਂ ਨੇ ਕਿਸਾਨਾਂ ਆਪਣੀ ਮਰਜ਼ੀ ਨਾਲ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਸਰਕਾਰ ਨੂੰ ਆਰਥਿਕ ਨੁਕਸਾਨ ਅਹ ਸਥਾਈ ਬੰਦੋਬਸਤ ਦੇ ਕਾਰਨ ਸਰਕਾਰ ਨੂੰ ਭਵਿੱਖ ਵਿੱਚ ਭਾਰੀ ਆਰਥਿਕ ਨੁਕਸਾਨ ਹੋਇਆ, ਸਮੇਂ ਦੇ ਨਾਲ ਨਾਲ ਜ਼ਮੀਨਾਂ ਤੋਂ ਪ੍ਰਾਪਤ

ਇਸ ਕਾਰਨ ਉਹ ਸ਼ਹਿਰਾਂ ਵਿੱਚ ਐਸੋ ਆਰਾਮ ਨਾਲ ਰਹਿਣ ਲੱਗ ਪਏ, ਉਹਨਾਂ ਨੇ ਆਪਣੀ ਜ਼ਮੀਨ ਦਾ ਪ੍ਰਬੰਧ ਆਪਣੇ ਗੁੰਡਿਆਂ ਤੇ ਛੱਡ ਦਿੱਤਾ, ਇਸ ਤਰ੍ਹਾਂ ਜਿੱਥੇ ਜ਼ਿੰਮੀਦਾਰ ਦਾ ਐਸ ਦਾ ਜੀਵਨ ਬਤੀਤ ਕਰਨ ਲੱਗੇ ਪਰ ਦੂਜੇ ਪਾਸੇ ਕਿਸਾਨਾਂ ਦੀ ਹਾਲਤ ਹੋਰ ਮਾੜੀ ਹੋ ਗਈ ਦੂਸਰਿਆਂ ਵਰਗਾਂ ਤੇ ਟੈ~ ਟੈਕਸਾਂ ਦਾ ਜ਼ਿਆਦਾ ਬੋਝ ਸਥਾਈ ਬੰਦੋਬਸਤ ਦੇ ਕਾਰਨ ਕਿਉਂਕਿ ਸਰਕਾਰ ਨੂੰ ਹਰ ਸਾਲ ਵੱਡਾ ਘਾਟਾ ਹੋ ਰਿਹਾ ਸੀ ਇਸ ਲਈ ਉਸਨੇ ਆਪਣੀ ਆਮਦਨ ਨੂੰ ਵਧਾਉਣ ਲਈ ਗ਼ੈਰ ਕਾਸਤਕਾਰਾਂ ਵਰਗਾਂ ਤੇ ਭਾਰੀ ਕਰ ਲਗਾ ਦਿੱਤੇ ਇਹ ਸ~ ਇਹ ਬੇਈਮਾਨੀ ਸੀ ਪਿੱਛੇ ਅਠਾਰਾਂ ਸੌ ਵੀਹ ਈਸਵੀ ਵਿੱਚ ਮੱਧ ਰਾਜ ਚੇਨੰਈ ਦੇ ਗਵਰਨਰ ਖਾਮਸ ਖਾਮਸ ਮਹੁਰੇ ਨੇ ਇੱਕ ਨਵਾਂ ਲਾਗੂ ਕੀਤਾ ਜਿਸ ਨੂੰ ਰਾਇਤਵਾੜੀ ਬੰਦੋਬਸਤ ਕਹਿੰਦੇ ਹਨ ਬਾਅਦ ਵਿੱਚ ਇਸਨੂੰ ਮੁੰਬਈ ਵਿੱਚ ਹੀ ਲਾਗੂ ਕੀਤਾ ਗਿਆ, ਇਸ ਬੰਦੋਬਸਤ ਦੇ ਅਧੀਨ ਸਰਕਾਰ ਨੇ ਇਸ ਲਈ ਸਰਕਾਰ ਵਿੱਚ ਇੱਕ ਹੀ ਸਰਤ ਸੀ ਕਿ ਉਹ ਸਮੇਂ ਤੇ ਲਗਾਨ ਸਰਕਾਰ ਨੂੰ ਜਮਾਂ ਕਰਵਾਉਂਦੇ ਰਹਿਣ ਰਾਇਅਤਵਾੜੀ ਬੰਦੋਬਸਤ ਦੇ ਕਾਰਨ ਕਿਸਾਨਾਂ ਦੀ ਹਾਲਤ ਚੰਗੀ ਹੋ ਗਈ ਕਿਉਂਕਿ ਉਹਨਾਂ ਨੂੰ ਜ਼ਮੀਨ ਦਾ ਮਾਲਕ ਮੰਨ ਲਿਆ ਗਿਆ ਉਹਨਾਂ ਦੇੇ ਅਤੇ ਸਰਕਾਰ ਵਿੱਚ ਜਿੰਨੇ ਵੀ ਵਿਚੋਲੇ ਸਨ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਇਹ ਬੰਦੋਬਸਤ ਸਰਕਾਰ ਇਹ ਬੰਦੋਬਸਤ ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਨਸ਼ਟ ਹੋਣ ਦੀ ਸ਼ੁਰੂਆਤ ਵਿੱਚ ਦੇਣਾ ਪੈਂਦਾ ਸੀ ਸਰਕਾਰ ਨੂੰ ਇਹ ਅਧਿਕਾਰ ਸੀ ਕਿ ਉਹ ਜਦੋਂ ਚਾਹੇ ਲਗਾਨ ਦੀਆਂ ਦਰਾਂ ਵਿੱਚ ਵਾਧਾ ਕਰ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁੱਝ ਖੇਤਰਾਂ ਵਿੱਚ ਅਤੇ ਦੇ ਨਾਲ ਅਧਿਕਾਰੀਆਂ ਨੂੰ ਮਾਲਵਾੜੀ ਬੰਦੋਬਸਤ ਲਾਗੂ ਕੀਤਾ, ਬਾਅਦ ਵਿੱਚ ਇਸ ਬੰਦੋਬਸਤ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਗਿਆ। ਇਹ ਬ~ ਬੰਦੋਬਸਤ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ ਪਿੰਡ ਦੇ ਸਮੁ~ ਸਮੂਹਾਂ ਨੂੰ ਮਹਿਲ ਕਿਹਾ ਜਾਂਦਾ ਸੀ। ਇਸ ਲਈ ਇਹਨਾਂ ਨਾਲ ਕੀਤੇ ਗਏ ਬੰਦੋਬਸਤ ਨੂੰ ਮਾਲਵਾੜੀ ਬੰਦੋਬਸਤ ਕਿਹਾ ਜਾਣ ਲੱਗਾ, ਇਸ ਬੰਦੋਬਸਤ ਦੇ ਅਨੁਸਾਰ ਸਰਕਾਰ ਨੂੰ ਲਗਾਨ ਦੇਣ ਲਗਾਨ ਪਿੰਡ ਦੇ ਸਮੂ੍ਹ ਨੂੰ ਮਹਿਲ ਕਿਹਾ ਜਾਂਦਾ ਸੀ, ਇਸ ਲਈ ਇਹਨਾਂ ਨਾਲ ਕੀਤੇ ਗਏ ਬੰਦੋਬਸਤ ਮਾਲਵਾੜੀ ਕਿਹਾ ਜਾਂਦਾ, ਇਸ ਬੰਦੋਬਸਤ ਦੇ ਅਨੁਸਾਰ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਪਿੰਡਾਂ ਦੇ ਭਾਈਚਾਰੇ ਦੀ ਹੁੰਦੀ ਸੀ ਭਾਈਚਾਰੇੇ ਵਿੱਚ ਹਰੇਕ ਕਿਸਾਨ ਤੋਂ ਲਿਆ ਜਾਣ ਵਾਲਾ ਲਗਾਨ ਵੱਖਰੇ ਰੂਪ ਵਿੱਚ ਨਿਸ਼ਚਿਤ ਕੀਤਾ ਜਾਂਦਾ ਸੀ ਪ੍ਰੰਤੂ ਜੇ ਉਹ ਇਹ ਲਗਾਨ ਨਾ ਦੇ ਸਕੇ ਤਾਂ ਭਾਈਚਾਰਾ ਸਮੂਹਿਕ ਰੂਪ ਵਿੱਚ ਇਸਦੀ ਅਦਾਇਗੀ ਸਰਕਾਰ ਨੂੰ ਕਰ ਦਿੱਤਾ ਜਾਂਦਾ ਸੀ। ਇਸ ਕਾਰਨ ਸਰਕਾਰ ਨੂੰ ਕੋਈ ਹਾਨੀ ਨਹੀਂ ਹੁੰਦੀ ਸੀ ਆਵਾਜ਼ਾਈ ਅਤੇ ਸੰਚਾਰ ਸਾਧਨਾਂ ਦੇ ਵਿਕਾਸ ਆਵਾਜ਼ਾਈ ਦੇ ਸਾਧਨਾਂ ਜਿਵੇਂ ਭਾਰ ਢੋਣ ਅਤੇ ਟਰੱਕ ਮੋਟਰ ਬੱਸਾਂ ਆਦਿ ਪਿੰਡ ਨੂੰ ਨਵੇਂ ਵਾਪਾਰਕ ਸ਼ਹਿਰਾਂ ਮੀਡੀਆ ਅਤੇ ਬਾਜ਼ਾਰਾਂ ਨਾਲ ਜੋੜ ਦਿੱਤਾ।

ਮਿੱਤਰ ਵੀ ਕੁਦਰਤ ਦੇ ਨਾ ਦਿਲ ਦੇ ਵਿੱਚ ਛੁੱਪੀ ਸ਼ਾਨ ਦਾ ਵੀ ਅਸਲ ਹੈ ਜਦੋਂ ਤੱਕ ਅਸੀਂ ਪਸੂਆਂ ਤੋਂ ਬਹੁਤ ਉੱਪਰ ਨਹੀਂ ਉੱਠ ਜਾਂਦੇ ਉਦੋਂ ਤੱਕ ਅਸੀਂ ਮਿੱਤਰ ਕਿਸੇ ਦੇ ਨਹੀਂ ਹੋ ਸਕਦੇ ਤੇ ਨਾ ਹੀ ਸਾਡਾ ਕੋਈ ਮਿੱਤਰ ਹੋ ਸਕਦਾ ਹੈ ਖੁਦਗਰਜ਼ੀਆਂ ਦੇ ਨਾਲ ਭਰੇ ਆਲੇ ਦੁਆਲੇ ਵਿੱਚ ਜੇ ਕੋਈ ਦਿਲੀ ਮਿੱਤਰਤਾ ਦੀ ਗੱਲ ਕਰਦਾ ਹੈ ਤਾਂ ਉਹ ਧਨ ਹੈ, ਅੱਗੇ ਲੇਖਕ ਕਹਿੰਦਾ ਹੈ ਕਿ ਹੁਣ ਉਹਨਾਂ ਦਾ ਹੀ ਪਤਨੀ ਦੇ ਮਾਂ ਦੇ ਨਾਲੋਂ ਜ਼ਿਆਦਾ ਤਕਰੀਬਨ ਤੀਬਰ ਪਿਆਰ ਦੇ ਵਿੱਚ ਹੁੰਦਾ ਹੈ ਪਰ ਉਸਨੇ ਅਨੁਭਵ ਦੇ ਪਿਆਰ ਦੇ ਵਿੱਚ ਦੇਖਿਆ ਹੈ ਕਿ ਮਾਂ ਦੇ ਦਿਲ ਦਾ ਪਿਆਰ ਕੁਦਰਤ ਦੀ ਦਾਈਆਂ ਦੇ ਵਿੱਚ ਰੰਗਿਆ ਹੋਇਆ ਹੈ, ਪਤਨੀ ਕਿਸੇ ਕਿਸੇ ਵੇਲੇ ਤੀਬਰ ਪਿਆਰ ਦੇ ਵਿੱਚ ਜ਼ਰੂਰੀ ਹੁੰਦੀ ਹੈ ਪਰ ਬਹੁਤ ਕਰਕੇ ਉਸਦਾ ਪਿਆਰ ਕਾਮ, ਕ੍ਰੋਧ, ਲੋਭ ਅਤੇ ਮੋਹ ਦੇ ਅਸਰ ਦੇ ਵਿੱਚ ਪਿਆਰਾ ਹੈ ਮਿੱਤਰਤਾ ਇੱਕ ਸੱਚਾ ਹੈ, ਇਹ ਸਰੀਰ ਅਤੇ ਮਨ ਤੋਂ ਉੱਪਰ ਦਾ ਕੋਈ ਰੁਹਾਨੀ ਅਨੁਭਵ ਹੈ ਇਹ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ ਇਹ ਕਾਦਰ ਦਾ ਦੱਸਿਆ ਹੋਇਆ ਆਪਣੇ ਦਿਲ ਦੀ